ਇਹਨਾਂ ਪੰਜ ਪਿਆਰਿਆਂ ਦੇ ਰੂਪ ਵਿੱਚ ਖ਼ਾਲਸੇ ਦਾ ਜਨਮ ਹੋਇਆ ਜੋ ਸਿੱਖ ਵਿਸਾਖੀ ਕਿਸਾਨਾਂ ਦਾ ਤਿਉਹਾਰਾ ਹੈ ਇਸ ਇਸ ਦਿਨ ਕਿਸਾਨ ਕਣਕ ਦੀ ਫਸਲ ਦੀ ਕਟਾਈ ਸ਼ੁਰੂ ਕਰ ਦਿੰਦੇ ਹਨ, ਇਸਨੂੰ ਇਸਨੂੰ ਵਾਢੀ ਕਿਹਾ ਜਾਂਦਾ ਹੈ, ਜੇਕਰ ਬੇਮੌਸਮੀ ਵਰਖਾ ਕਾਰਣ ਵਿਸਾਖੀ ਤੱਕ ਕਣਕ ਪੂਰੀ ਤਰ੍ਹਾਂ ਪ~ ਨਾ ਪੱਕੇ ਤਾਂ ਵੀ ਕਣਕ ਦੀ ਫਸਲ ਦੀ ਕਟਾਈ ਦੀ ਰਸ਼ਮ ਕੀਤੀ ਜਾਂਦੀ ਹੈ ਇਸ ਦਿਨ ਕਿਸਾਨ ਖ਼ੁਸ਼ੀ ਭੰਗੜਾ ਪਾਉਂਦੇ ਹਨ।

ਉਹ ਇੱਥੇ ਵੀ ਵਸ ਰਹੇ ਸਨ, ਪਰ ਅੰਗਰੇਜ਼ ਪਰ ਅੰਗਰੇਜ਼ ਇੱਥੋਂ ਕੱਚਾ ਮਾਲ ਲੈ ਜਾਂਦੇ ਸਨ ਅਤੇ ਇਸ ਤੋਂ ਬਣੀਆਂ ਚੀਜ਼ਾਂ ਮੁੜ ਇੱਥੇ ਹੀ ਮਹਿੰਗੇ ਮੁੱਲ ਤੇ ਵੇਚਦੇ ਸਨ, ਇਸ ਕਾਰਨ ਭਾਰਤ ਦੇ ਘਰੇਲੂ ਧੰਦੇ ਤਬਾਹ ਹੋ ਗਏ ਸਨ। ਦੁਪਿਹਰ ਤੋਂ ਬਾਅਦ, ਦੁਪਿਹਰ ਤੋਂ ਬਾਅਦ ਮੇਲਾ ਭਰਨਾ ਸ਼ੁਰੂ ਹੋ ਜਾਂਦਾ ਹੈ, ਮਠਿਆਈਆਂ ਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਸੱਜ ਜਾਂਦੀਆਂ ਹਨ ਬੱਚਿਆਂ ਲਈ ਪੰਘੂੜੇ ਲੱਗੇ ਹੁੰਦੇ ਹਨ, ਸ਼ਾਮ ਵੇਲੇ ਪੁੱਤਲਿਆਂ ਦੇ ਸਾਹਮਣੇ ਰਾਵਣ ਤੇ ਸ੍ਰੀ ਰਾਮ ਚੰਦਰ ਜੀ ਦੀ ਸੈਨਾ ਵਿਚਕਾਰ ਨਕਲੀ ਲੜਾਈ ਹੁੰਦੀ ਹੈ ਰਾਵਣ ਨੂੰ ਮਰਦਿਆਂ ਰਾਵਣ ਨੂੰ ਮਰਦਿਆਂ ਦੇਖਿਆ ਜਾਂਦਾ ਜਦ ਸੂਰਜ ਅੱਧਾ ਅੰਦਰ ਅਤੇ ਅੱਧਾ ਬਾਹਰ ਦਿਖਾਈ ਦਿੰਦੇ ਹੈ ਤਾਂ ਪਹਿਲਾਂ ਰਾਵਣ ਦੇ ਪੁਤਲੇ ਨੂੰ ਅ~ ਅਤੇ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 ਬੰਦੀ ਹੰਕਾਰ ਤੇ ਝੂਠ ਹੀ ਹਾਰ ਤੇ ਨੇਕੀ ਜਿੱਤਣ ਦੀ ਜਿੱਤਣ ਕਾਰਨ ਦੁਸਹਿਰਾ ਜਿੱਤ ਦਾ ਤਿਉਹਾਰ ਹੈ ਕਈ ਥਾਵਾਂ ਤੇ ਇਸ ਸੁੱਭ

ਕਰਵਾਉਣ ਲਈ ਉਸ ਵਿਰੋਧ ਯੁੱਧ ਲੜਿਆ, ਉਹਨਾਂ ਦਾ ਉਹਨਾਂ ਦਸ ਸਿਰਾਂ ਵਾਲੇ ਰਾਵਣ ਨੂੰ ਮਾਰ ਕੇ ਮੁਕਾਇਆ ਅਤੇ ਸੀਤਾ ਮਾਤਾ ਜੀ ਨੂੰ ਉਸਦੀ।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

ਬਲਕਾਰ factory ਵਿੱਚ ਕੰਮ ਕਰਦਾ ਸੀ ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ।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

ਰਣਜੀਤ ਨੇ ਕੁਲਵੀਰ ਨੂੰ ਦਿਲਾਸਾ ਦਿੱਤਾ ਅਤੇ ਫਿਰ ਨਵੀਆਂ ਕਿਤਾਬਾਂ ਲਿਆ ਦਿੱਤੀਆਂਂ ਅਤੇ ਪਿਉ ਨੂੰ ਸਬਕ ਸਿਖਾਉਣ ਦਾ formula ਵੀ ਦੱਸਿਆ। ਕੁਲਵੀਰ ਰਣਜੀਤ ਤਾਈ ਦੇ ਕਹੇ ਤੇ ਉਸ ਦੇ formula ਅਨੁਸਾਰ ਕੰਮ ਕਰਨ ਲੱਗ ਪਈ। ਉਹ ਹਰ ਰੋਜ਼ ਸਵੇਰੇ ਉੱਠ ਕੇ ਗਾਉਂਦੀ - ਪਾਪਾ ਜੀ ਪੀਓ ਬਹੁਤ ਸ਼ਰਾਬ।

ਇਹ ਵੇਖਦੇ ਸਾਰ ਉਹ ਆਪਣੇ ਪਿਤਾ ਬਲਕਾਰ ਨਾਲ ਗਲੇ ਲਿਪਟ ਗਈ। ਸਭ ਦੀਆਂ ਅੱਖਾਂ ਵਿੱਚ ਅੱਥਰੂ ਸਨ। ਬਲਕਾਰ ਨੇ ਨਾਅਰਾ ਦਿੱਤਾ ਪਾਪਾ ਜੀ ਨਾ ਪਿਓ ਸ਼ਰਾਬ, ਮੈਨੂੰ ਲਿਆ ਦਿਓ ਇੱਕ ਕਿਤਾਬ। ਬਲਕਾਰ factory ਵਿੱਚ ਕੰਮ ਕਰਦਾ ਸੀ। ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਨ ਵਿੱਚ ਹੀ ਛੁੱਟ ਗਈ ਸੀ।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

ਮੈਨੂੰ ਲਿਆ ਦਿਓ ਇੱਕ ਕਿਤਾਬ। ਬਲਕਾਰ factory ਵਿੱਚ ਕੰਮ ਕਰਦਾ ਸੀ। ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ।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 ਮੈਨੂੰ ਲਿਆ ਦਿਓ ਇੱਕ ਕਿਤਾਬ। ਬਲਕਾਰ factory ਵਿੱਚ ਕੰਮ ਕਰਦਾ ਸੀ ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ।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

ਮੈਨੂੰ ਲਿਆ ਦਿਓ ਇੱਕ ਕਿਤਾਬ। ਬਲਕਾਰ factory ਵਿੱਚ ਕੰਮ ਕਰਦਾ ਸੀ ਪਰ ਪਿਛਲੇ ਸਮੇਂ ਤੋਂ ਉਹ ਮਾੜੀ ਸੰਗਤ ਵਿੱਚ ਪੈ ਕੇ ਸ਼ਰਾਬ ਪੀਣ ਲੱਗ ਪਿਆ ਸੀ ਅਤੇ ਡਿਊਟੀ ਤੋਂ ਵੀ ਕੁਤਾਹੀ ਕਰਨ ਲੱਗ ਪਿਆ ਸੀ। ਉਸ ਦੀਆਂ ਮਾੜੀਆਂ ਆਦਤਾਂ ਕਰਕੇ ਉਸ ਦੀ ਪਤਨੀ ਨੂੰ ਲੋਕਾਂ ਦੇ ਘਰ ਕੰਮ ਕਰਨ ਲਈ ਜਾਣਾ ਪੈਂਦਾ ਸੀ ਅਤੇ ਉਸ ਦੀ ਬੱਚੀ ਦੀ ਪੜ੍ਹਾਈ ਵੀ ਕਿਸੇ ਕਾਰਨ ਵਿੱਚ ਹੀ ਛੁੱਟ ਗਈ ਸੀ। ਬੱਚੀ ਪੜ੍ਹਨ ਵਿੱਚ ਹੁਸ਼ਿਆਰ ਸੀ ਪਰ ਮਾਪਿਆਂ ਦੀ ਮਜ਼ਬੂਰੀ ਕਰਕੇ ਉਸ ਨੂੰ school ਛੱਡਣਾ ਪੈ ਗਿਆ ਸੀ।

Hello Hello ਕਿੱਦਾਂ?

ਮੈਂ ਵੀ ਠੀਕ ਹਾਂ, ਹੋਰ ਕੀ ਕਰਦੇ? ਕੁਛ ਨੀ free ਬੈਠੇ ਸੀ।

ਹੁਣ ਤੇ ਧੁੱਪ ਵੀ ਵਧੀਆ ਲੱਗਣ ਲੱਗ ਗਈ ਹੈ, ਹੁਣ ਤਾਂ ਕਿਤੇ ਘੁੰਮਣ ਵਗ਼ੈਰਾ ਦਾ plan ਬਣਾ ਲਓ।

ਹਮ ਕਿੱਥੇ ਚੱਲੀਏ, ਦੱਸੋ ਤੁਸੀਂ ਕੋਈ suggest ਕਰੋ, ਦੱਸੋ ਕਿੱਥੇ ਜਾਣਾ? ਮੇਰੇ ਨਾਲ ਦੇ ਸਾਰੇ friends ਤਾਂ ਕਹਿ ਰਹੇ ਆ, ਕਹਿੰਦੇ ਕਿ ਕਸ਼ਮੀਰ ਚੱਲਦੇ ਹਾਂ

ਕਹਿੰਦੇ ਮੇਰੇ ਨਾਲ ਦੇ ਫੋਟੋਆਂ ਪਾ ਰਹੇ ਨੇ ਕਹਿੰਦੇ ਮੈਨੂੰ ਵੀ ਬੜਾ ਮੇਰਾ ਵੀ ਬੜਾ ਮਨ ਕਰਦਾ ਪਿਆ ਹੈ ਜਾਣ ਦਾ। ਚੀਜ਼ਾਂ ਘੁੰਮਣ ਨੂੰ ਹੈਗੀਆਂ ਮੈਂ ਵੀ ਸੁਣਿਆ ਕਾਫ਼ੀ ਚੀਜ਼ਾਂ ਘੁੰਮਣ ਨੂੰ ਆਂ ਕਸ਼ਮੀਰ 'ਚ ਤਾਂ ਹਾਂ but ਆਹ ਵਾਲੇ ਮੌਸਮ 'ਚ ਤਾਂ ਉੱਧਰ ਕਸ਼ਮੀਰ ਸ਼ਿਮਲਾ, ਮਨਾਲੀ ਜਾਣ ਦਾ ਫ਼ਾਇਦਾ ਹੈ, ਹਾਂ ਹਾਲੇ ਤਾਂ ਬਰਫ਼ ਬਰਫ਼ ਹੀ ਹੋਣਾ ਉੱਥੇ, ਹਮ ਤਾਂਹੀ ਤਾਂ ਕਿਹਾ ਨਾ ਉੱਧਰ ਜਾਣ ਦਾ ਵੈਸੇ ਕਸ਼ਮੀਰ 'ਚ ਤਾਂ ਬਰਫ਼ ਹੀ ਬਰਫ਼ ਰਹਿੰਦੀ ਹੋਈ ਆ ਉੱਧਰ ਤਾਂ ਸਾਰਾ ਦਿਨ ਉੱਥੇ ਤਾਂ ਗਰਮੀਆਂ 'ਚ ਵੀ ਲੋਕੀ ਉਹ ਪੂਰਾ ਕੋਟੀ ਕੂਟੀ ਪਾ ਕੇ ਘੁੰਮਦੇ ਜੂਨ ਦੇ ਮਹੀਨੇ 'ਚ ਵੀ, ਉੱਥੇ ਲੋਕੀ ਮਤਲਬ ਕੋਟੀ ਵਗ਼ੈਰਾ ਪਾਉਂਦਾ ਹੈ, ਤਾਂ ਹੀ ਤਾਂ ਕਿਹਾ ਨਾ ਉੱਥੇ ਤਾਂ ਬਰਫ਼ ਹੀ ਰਹਿੰਦੀ ਹੈ,

ਦਿਨ ਅਹ ਕੋਈ ਗਰਮੀ ਹੋਵੇ ਸਰਦੀ ਹੋਵੇ ਉੱਥੇ ਤਾਂ ਬਰਫ਼ ਹੀ ਬਰਫ਼ ਹੈ, ਮੇਰੇ ਪਾਪਾ ਨਾ ਉੱਥੇ duty ਕਰਕੇ ਆਏ ਆ, ਮਤਲਬ train ਚਲਾ ਕੇ ਆਏ ਆ ਪਾਪਾ ਮੇਰੇ ਦੋ ਕੁ ਸਾਲ train ਚਲਾਇਆ ਪਾਪਾ ਕਹਿੰਦੇ ਉੱਥੇ ਬਹੁਤ ਬੁਰਾ ਹਾਲ ਹੁੰਦਾ ਸੀ ਜਿਵੇਂ ਸਰਦੀਆਂ 'ਚ ਤਾਂ ਬਹੁਤ ਬੁਰਾ ਹਾਲ ਹੁੰਦਾ ਸੀ,

ਪਰ ਕਹਿੰਦੇ ਓਦਾਂ ਘੁੰਮਣ ਨੂੰ ਬਹੁਤ ਮਤਲਬ ਵਧੀਆ ਲੱਗਦਾ ਘੁੰਮਣ ਨੂੰ, ਪਹਾੜਾਂ ਦੇ ਵਿੱਚ ਜਦੋਂ train ਨਿਕਲਦੀ ਹੈ ਛੁਕ ਛੁਕ ਛੁਕ ਕਰਕੇ ਉਦੋਂ ਮਤਲਬ ਕਹਿੰਦੇ ਬਹੁਤ ਸੋਹਣਾ view ਹੁੰਦਾ ਵੇਖਣ ਵਾਲਾ। ਸਹੀ ਗੱਲ ਹੈ ਉੱਥੋਂ ਦਾ ਵਧੀਆ ਹੈ ਨਾ ਕਸ਼ਮੀਰ ਦਾ ਸਾਰੇ ਹੀ,

ਉਹਨਾਂ ਨੇ ਆ ਕੇ ਦੱਸਣਾ, ਉਹਨਾਂ ਨੇ ਆ ਕੇ ਜਦੋਂ ਦੱਸਣਾ ਉੱਧਰੋਂ ਵੀ ਕਸ਼ਮੀਰ 'ਚ ਏਦਾਂ ਹੁਣ ਮਤਲਬ environment ਵੀ ਵਧੀਆ ਆ ਨਾ ਸਾਰਾ ਸ਼ਾਂਤ ਹੈ ਮਤਲਬ ਕਿੱਦਾਂ ਨੀ ਹੁਣ ਉੱਧਰ ਬਸ school college ਦੀ ਥੋੜ੍ਹੀ problem ਹੈ ਉੱਧਰ ਉਹਨਾਂ ਦੀ ਹਾਂ ਤੇ education ਦਾ problem ਬਾਕੀ ਤਾਂ ਉੱਧਰ ਘੁੰਮਣ ਲਈ ਤੇ ਘੁੰਮਣ ਲਈ ਤੇ famous ਹੀ ਹੈ ਉਹ ਹਾਂ ਹਾਂ ਦੱਸਦੇ ਆ ਨਾ ਕਹਿੰਦੇ ਘੁੰਮਣ ਘੁੰਮਣ ਲਈ ਬੜਾ famous ਆ ਕਹਿੰਦਾ ਅਹ ਕਹਿੰਦੇ,

ਹਾਂ ਹਾਂ, ਕਹਿੰਦੇ ਉੱਥੇ trekking ਵਗ਼ੈਰਾ ਵੀ ਬਹੁਤ ਕਰਦੇ ਆ, ਬਿਲਕੁਲ ਸਹੀ ਗੱਲ ਹੈ ਜਦੋਂ ਉੱਥੇ ਬਰਫ਼ ਹੋਵੇ, ਜੰਮੂ ਕਸ਼ਮੀਰ 'ਚ ਅਹ trekking ਕਰਦੇ, ਜਦੋਂ ਬਰਫ਼ਾਂ ਤੇ ਐਨ ਸਲਾਈਡਾਂ ਜਿਹੀਆਂ ਬਣਾ ਕੇ ਝੀਲਾਂ 'ਚ

ਹਮ ਕਹਿੰਦੇ ਉੱਥੇ ਜਿਹੜਾ ਉਹ ਕਹਿੰਦੇ ਕਿ ਸ੍ਰੀ ਨਗਰ ਜੋ ਸ੍ਰੀ ਨਗਰ ਹੈਗਾ ਉੱਥੇ ਜਿਹੜਾ ਕਸ਼ਮੀਰ ਵਿੱਚ ਸ੍ਰੀ ਨਗਰ ਮਤਲਬ capital ਹੈਗੀ ਰਾਜਧਾਨੀ ਆ, ਤੇ ਕਹਿੰਦੇ ਉੱਥੇ boating house ਬੜਾ ਮਸ਼ਹੂਰ ਹੈਗਾ, ਆਪਾਂ ਉੱਥੇ ਵੀ ਜਾ ਕੇ ਆਉਣਾ ਫਿਰ ਹਾਂ ਹਾਂ ਬਿਲਕੁਲ ਸਹੀ ਗੱਲ ਹੈ ਉੱਥੇ ਹੈਗਾ ਹੀ ਹੈ ਨਾ ਏਦਾਂ ਦਾ ਮਤਲਬ ਆਪਣੇ ਇੱਧਰ ਪੰਜਾਬ ਵਾਲੇ ਲੋਕ ਤਾਂ ਹੀ ਜ਼ਿਆਦਾ ਜਿੱਦਾਂ ਕਸ਼ਮੀਰ ਵੱਲ ਹੋ ਗਿਆ, ਮਨਾਲੀ, ਏਦਾਂ ਦੀਆਂ ਜਗ੍ਹਾ ਤੇ ਜਾਣਾ ਜ਼ਿਆਦਾ ਪਸੰਦ ਕਰਦੇ ਆ, ਕਿਉਂਕਿ ਬਰਫ਼ ਵਗ਼ੈਰਾ ਹੁੰਦੀ ਆ ਨਾ, ਓਦਾਂ ਵੀ, ਹਾਂ ਮੇਰੇ ਪਾਪਾ ਤਾਂ ਕਹਿੰਦੇ, ਕਹਿੰਦੇ ਉੱਥੇ ਤਾਂ ਮਾਰਚ ਜਾਂ ਫਰਵਰੀ ਦੇ end ਤੱਕ ਜਾਓ ਮਤਲਬ ਵਧੀਆ ਘੁੰਮਣ ਨੂੰ ਕਸ਼ਮੀਰ Duty ਕਰਕੇ ਆਏ ਨਾ ਦੋ ਤਿੰਨ ਸਾਲ ਲਾ ਕੇ ਆਏ ਉੱਥੇ ਉਹ,

ਹਮ ਨਹੀਂ ਆਪਾਂ group ਬਣਾ ਲੈਂਦੇ ਹਾਂ ਦਸ ਕੁ ਜਾਣਿਆਂ ਦਾ, ਫਿਰ ਚੱਲਦੇ ਹਾਂ, ਮਜ਼ਾ ਆਊਗਾ ਕਿਉਂਕਿ ਇਕੱਲੇ ਗਏ ਫਿਰ ਤਾਂ ਤਿੰਨ ਚਾਰ ਜਾਣਿਆ ਨਾਲ ਮਜ਼ਾ ਨੀ ਆਊ group 'ਚ ਜਾਂਦੇ ਫਿਰ ਮਜ਼ਾ ਆਉਂਦਾ ਨਾਲੇ ਖੱਪ ਪਾ ਲੈਂਦੇ ਹਾਂ ਆਪਾਂ,

ਬਾਰੇ ਪਤਾ ਹੀ ਹੋਣਾ ਕੁਛ ਕੁਛ ਜਿੱਦਾਂ ਕਿ ਸੇਬ ਦੀ ਕਿੰਨੀ ਕੁ ਆ ਉੱਥੇ ਮਤਲਬ ਸੇਬਾਂ ਹਾਂ ਹਾਂ ਕਸ਼ਮੀਰ ਦੇ ਸੇਬ ਬੜੇ famous ਹੈ, ਤੇ ਉੱਥੇ ਕਹਿੰਦੇ ਉੱਥੇ ਤਾਂ ਅਖਰੋਟ ਵੀ ਬੜੇ ਵਧੀਆ ਹੁੰਦੇ ਆ ਖਾਣ 'ਚ ਅਖਰੋਟ ਬੜੇ ਵਧੀਆ ਲੱਗਦੇ ਆ, ਹਾਂਜੀ ਹਾਂਜੀ ਮੈਂ ਵੀ ਉਹਨਾਂ ਬਾਰੇ ਗੱਲ ਕਰਨ ਲੱਗੀ ਸੀ,

ਬਾਦਾਮ, ਅਖਰੋਟ ਏਦਾਂ ਜਦੋਂ ਨਾਲ ਦੇ ਪੜ੍ਹਦੇ ਆ ਨਾ ਹੈਗੇ ਆ ਦੋ ਤਿੰਨ friend ਮੇਰੇ ਕਸ਼ਮੀਰ ਦੇ, ਲੈ ਕੇ ਆਉਂਦੇ ਆ ਜਦੋਂ ਛੁੱਟੀਆਂ 'ਚ ਜਾਂਦੇ ਆ ਨਾ ਜੂਨ ਦੀਆਂ ਛੁੱਟੀਆਂ 'ਚ ਉਹਨਾਂ ਨੇ ਲੈ ਕੇ ਆਉਣਾ ਅਮ ਉਹਨਾਂ ਨੇ ਅਖਰੋਟ ਲੈ ਕੇ ਆਉਣੇ ਬਾਦਾਮ ਲੈ ਕੇ ਆਉਣੇ ਸੇਬ ਲੈ ਕੇ

ਉਹ ਉਹ ਕਹਿੰਦੇ ਕਿ ਜਿਹੜਾ ਕਸ਼ਮੀਰ ਹੈ ਨਾ, ਮਤਲਬ ਆਹ ਸੁੱਕੇ ਮੇਵਿਆਂ ਲਈ ਕਾਫ਼ੀ ਉਹ ਹੈ famous ਹੈਗਾ, ਹਮ ਹਮ ਬਿਲਕੁਲ ਉੱਥੇ ਵੈਸੇ, ਦਾ camping ਕਰਨ ਲਈ ਨਾ ਜ਼ਿਆਦਾ ਉਹ ਕਰਦੇ ਜਾਂਦੇ ਆ ਜਿਵੇਂ ਹੁਣ NNC ਵਾਲੇ camp ਹੋ ਗਏ, ਜਾਂ ਓਦਾਂ school trip ਵੱਲੋਂ college trip ਵੱਲੋਂ camping ਕਰਨ ਦਾ ਵੀ ਉੱਥੇ ਬੜਾ ਮਜ਼ਾ ਆਉਂਦਾ ਹੈ, ਹਾਂ camping ਕਰਨ ਦਾ ਮਜ਼ਾ ਆਉਂਦਾ ਕਸ਼ਮੀਰ ਨੀ ਯਾਰ ਹੈ ਵੀ ਬੜਾ ਸੋਹਣਾ ਨਾ, ਤੁਸੀਂ ਦੇਖਿਆ ਹੀ ਹੋਣਾ ਫੋਟੋਆਂ 'ਚ ਕਿੰਨਾ ਸੋਹਣਾ ਲੱਗਦਾ ਦੇਖਣ 'ਚ ਆਪਾਂ ਖੁੱਦ ਜਾਵਾਂਗੇ ਸੋਚੋ ਕਿੰਨਾ ਸੋਹਣਾ ਲੱਗੇਗਾ,

ਸਾਰੇ ਦਰੱਖਤ ਐਨ ਹਰਿਆਲੀ ਸ਼ਾਂਤ ਸ~ ਸ਼ਾਂਤ ਸਾਰਾ ਵਾਤਾਵਰਨ ਹੁੰਦਾ environment ਸਾਰਾ, ਫੋਟੋਆਂ ਵੀ ਬਹੁਤ ਸੋਹਣੀਆਂ ਆਉਂਦੀਆਂ natural ਦੇ ਮਤਲਬ natural ਉੱਥੇ ਉਹ ਜਿਹੜਾ ਦ੍ਰਿਸ਼ ਹੈਗਾ, ਕਹਿੰਦੇ ਉੱਥੇ ਤਾਂ ਬਹੁਤ ਸੋਹਣੀਆਂ ਫੋਟੋਆਂ ਆਉਂਦੀਆਂ ਆਪਾਂ ਉੱਥੇ ਜਾ ਕੇ ਆਉਣਾ, Photography ਵੀ ਵਧੀਆ ਲੱਗਦੀ ਹੈ, ਉੱਥੇ ਜਿਹੜਾ ਜਿਹੜੇ ਉਹ ਆਪਣੇ ਉੱਥੇ ਕੱਪੜੇ ਪਵਾਉਂਦੇ ਆ ਨਾ ਉਹਨਾਂ ਦੇ ਕਸ਼ਮੀਰ ਵਾਲੀ dresses ਉਹ ਵੀ ਪਾ ਕੇ,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

ਹੋਰ ਉੱਥੇ ਝੀਲ ਝੂਲ ਬਾਰੇ ਵੀ ਪਤਾ ਹੀ ਹੋਣਾ, ਕਿੱਦਾਂ ਝੀਲ ਹੈਗੇ ਆ, ਉਹ ਦੱਸੋ ਉਹਨਾਂ ਬਾਰੇ ਕੁੱਝ ਦੱਸੋ ਸਾਨੂੰ।

ਕਹਿੰਦੇ ਉੱਥੇ ਇੱਕ ਡੱਲ ਝੀਲ ਹੈਗਾ ਜਿਹੜਾ ਕਹਿੰਦੇ ਪਾਣੀ ਬੜਾ ਮਿੱਠਾ ਹੈਗਾ,

ਤੇ ਸ੍ਰੀਨਗਰ ਵੀ ਤਾਂ ਹਾਂਜੀ ਕਸ਼ਮੀਰ 'ਚ ਹੀ ਨਾ ਕਸ਼ਮੀਰ,

ਨਹੀਂ ਉਹ ਮੈਨੂੰ ਝੀਲ ਬਾਰੇ ਕੁਛ ਜ਼ਿਆਦਾ knowledge ਨੀ ਹੈਗੀ but

ਵਾਲੇ ਜਾ ਸਕਦੇ ਹੈ, ਉਹ ਤਾਂ ਹਰ ਇੱਕ ਮਤਲਬ ਇੰਡੀਆ ਦੇ ਕੋਨੇ ਕੋਨੇ ਜਿਥੇ ਮਰਜ਼ੀ ਘੁੰਮਣ ਜਾ ਸਕਦੇ ਹਾਂ।

ਨਹੀਂ ਉੱਥੇ ਘੋੜ ਸਵਾਰੀ ਸੁਣਿਆ ਨਾ ਮੈਂ ਮੇਰੇ ਚਾਚਾ ਜੀ ਹੁਣੀ ਜਾ ਕੇ ਕਹਿੰਦੇ ਘੋੜ ਸਵਾਰੀ ਦਾ ਵੀ ਬੜਾ ਉੱਥੇ ਉਹ ਹੈ ਮਤਲਬ ਮਤਲਬ ਜਿੰਨਾਂ ਤੋਂ ਯਾਰ ਨਹੀਂ ਵੀ ਤੁਰ ਹੁੰਦਾ ਜਾਂ ਓਦਾਂ ਵੀ ਬਿਨਾਂ ਵੀ ਜਿਹਨੇ ਘੋੜ ਸਵਾਰੀ ਕਰਨੀ ਆਂ,

ਹਮ ਹਮ ਓਦਾਂ ਵੀ ਤਾਂ ਉੱਥੇ ਕਸ਼ਮੀਰ ਜੰਮੂ ਕਸ਼ਮੀਰ ਵਾਲਿਆਂ ਨੂੰ ਮਤਲਬ ਆਪਣੇ ਮਤਲਬ ਕਹਿ ਸਕਦੇ ਹਾਂ ਇੱਕ ਵੀ ਵਧੀਆ ਨੌਕਰੀ ਦਾ ਉੱਧਰ ਚੱਲਦਾ ਆ ਕੰਮ, ਕਿਉਂਕਿ ਆਪਣੇ ਜਦੋਂ ਇੱਧਰ ਪੰਜਾਬ ਦੇ ਲੋਕ ਉੱਧਰ ਜਾਂਦੇ ਨੇ ਤਾਂ ਵਧੀਆ ਉਹਨਾਂ ਦਾ,